ਕਟਰਟਲ ਵਿੱਚ ਕਾਮਨ ਐਰਰਜ਼ ਦੇ ਇਸ ਟਿਯੂਟੋਰਿਅਲ ਵਿੱਚ ਤੁਹਾਡਾ ਸੁਆਗਤ ਹੈ
ਇਸ ਟਿਯੂਟੋਰਿਅਲ ਵਿੱਚ ਅਸੀ ਸਿੱਖਾਗੇ ਸਿੰਟੈਕਸ ਐਰਰਜ਼ ਰਨਟਾਈਮ ਐਰਰਜ਼ ਅਤੇ ਲਾਜੀਕਲ ਐਰਰਜ਼ ਇਸ ਟਿਯੂਟੋਰਿਅਲ ਨੂੰ ਰਿਕਾਰਡ ਕਰਨ ਲਈ ਮੈਂ ਉਬੁੰਟੂ ਲਿਨਕਸ ਓਐੱਸ ਵਰਜਨ 1204 ਕਟਰਟਲ ਵਰਜਨ 081 ਬੀਟਾ ਦਾ ਉਪਯੋਗ ਕਰ ਰਹੀ ਹਾਂ
ਮੈਂ ਜਾਣਦੀ ਹਾਂ ਕਿ ਤੁਹਾਨੂੰ ਕਟਰਟਲ ਦੀ ਸ਼ੁਰੂਆਤ ਦੀ ਜਾਣਕਾਰੀ ਹੈ
ਅਗਰ ਨਹੀ ਤਾ ਸਾਡੇ ਟਿਯੂਟੋਰਿਅਲ ਦੇ ਲਈ ਸਾਡੀ ਵੈਬਸਾਇਟ httpspoken tutorialorg ਵੇਖੋ
ਪਹਿਲਾ ਸਮਝਦੇ ਹਾਂ ਕਿ ਐਰਰ ਕੀ ਹੈ ਐਰਰ ਪ੍ਰੋਗਰਾਮ ਵਿੱਚ ਇਕ ਗਲਤੀ ਹੈਜੋ ਇਨਕਰੈਕਟ ਜਾunexpected ਨਤਿਜਾ ਦਿੰਦੀ ਹੈ
ਪਹਿਲਾ ਮੈਂ ਐਰਰ ਦੇ ਪ੍ਰਕਾਰਾ ਬਾਰੇ ਸਮਝਾਉਗੀ
ਸਿੰਟੈਕਸ ਐਰਰ ਪ੍ਰੋਗਰਾਮ ਲੈਂਗਵੇਜ ਦੇ ਵਿਆਕਰਨਿਕ ਨਿਅਮਾ ਦੀ ਉਲੰਘਣਾ ਕਰਦਾ ਹੈ
ਕੰਪਾਈਲੇਸ਼ਨ ਅਸਫ਼ਲ ਹੁੰਦਾ ਹੈ ਜੱਦ ਪ੍ਰੋਗਰਾਮ ਵਿੱਚ ਸਿੰਟੈਕਸ ਐਰਰਜ਼ ਹੁੰਦਾ ਹੈ
ਸਿੰਟੈਕਸ ਐਰਰਜ਼ ਪੱਤਾ ਕਰਨ ਅਤੇ ਫਿਕਸ ਕਰਨ ਵਿੱਚ ਆਸਾਨ ਹੁੰਦੀ ਹੈ
ਉਦਾਹਰਣ ਵਜੋਂ ਅਨਮੈਚਡ ਪੈਰੇਂਥੀਸਿਸ ਸਕੁਏਅਰ ਅਤੇcurly ਬ੍ਰੇਸਾਂ
ਵੇਰਿਏਬਲ ਦਾ ਪ੍ਰਯੋਗ ਜਿਸ ਦੀ ਘੋਸ਼ਣਾ ਨਹੀ ਹੋਈ
ਸਟਰਿੰਗਜ਼ ਵਿੱਚ ਸ਼ਾਮਲ ਕੋਟਸ ਇਕ ਨਵਾ ਕਟਰਟਲ ਐਪਲਿਕੇਸ਼ਨ ਖੋਲੋ
ਦਸ਼ ਹੋਮ ਉੱਤੇ ਕਲਿਕ ਕਰੋ
ਸਰਚਬਾਰ ਵਿੱਚ ਕਟਰਟਲ ਟਾਇਪ ਕਰੋ
ਕਟਰਟਲ ਆਇਕਨ ਉੱਤੇ ਕਲਿਕ ਕਰੋ
ਹੁਣ ਸਿੰਟੈਕਸ ਐਰਰਜ਼ ਦੇ ਕੁਝ ਪ੍ਰਕਾਰਾ ਨਾਲ ਟਿਯੂਟੋਰਿਅਲ ਸ਼ੁਰੂ ਕਰੋਂ
ਮੇਰੇ ਕੋਲ ਟੈਕਸਟ ਐਡੀਟਰ ਵਿੱਚ ਪਹਿਲਾ ਤੋਂ ਹੀ ਇਕ ਪ੍ਰੋਗਰਾਮ ਹੈ
ਪ੍ਰੋਗਰਾਮ ਵਿੱਚ ਐਰਰ ਨੂੰ ਸਮਝਣ ਮੈਂ ਕੋਡ ਦੇ ਭਾਗ ਨੂੰ ਕਮੈਂਟ ਕਰਾਗੀ
ਇਥੇ ਮੈਂ ਇਸ ਲਾਇਨ ਨੂੰ ਕਮੈਂਟ ਕਰਾਗੀ
aask ਵਿਥਿਨ ਡਬਲ ਕੋਟਸ enter ਐਨੀ ਨੰਬਰ ਐਂਡ ਕਲਿਕ ਓਕ ਮੈਂ ਲਾਇਨ ਨੂੰ ਕਮੈਂਟ ਕਰਨ ਲਈ hash ਦਾ ਪ੍ਰਯੋਗ ਕਰਾਗੀ
ਮੈਂ ਟੈਕਸਟ ਐਡੀਟਰ ਤੋਂ ਪ੍ਰੋਗਰਾਮ ਕਾਪੀ ਕਰਾਗੀ ਅਤੇ ਇਸ ਨੂੰ ਕਟਰਟਲ ਐਡੀਟਰ ਵਿਚ ਪੇਸਟ ਕਰਾਗੀ
ਇੱਥੇ ਟਿਯੂਟੋਰਿਅਲ ਰੋਕੋ ਅਤੇ ਆਪਣੇ ਕਟਰਟਲ ਐਡੀਟਰ ਵਿੱਚ ਪ੍ਰੋਗਰਾਮ ਟਾਇਪ ਕਰੋ
ਪ੍ਰੋਗਰਾਮ ਟਾਇਪ ਕਰਨ ਤੋਂ ਬਾਦ ਟਿਯੂਟੋਰਿਅਲ ਫਿਰ ਤੋਂ ਸ਼ੁਰੂ ਕਰੋਂ
ਪ੍ਰੋਗਰਾਮ ਰਨ ਕਰਨ ਲਈ ਰਨ ਬਟਨ ਉੱਤੇ ਕਲਿਕ ਕਰੋ
ਕੰਪਾਈਲਰ ਹੇਠਾ ਦਿਤੀ ਐਰਰ ਵਿਖਾਉਂਦਾ ਹੈ
ਵੇਰੀਏਬਲ a ਵਾਸ ਯੂਜ਼ਡ ਵਿਥਆਉਟ ਫਰਸਟ ਬੇਇੰਗ ਅਸਾਈਨਡ ਟੋ a ਵੈਲੂ
ਇੱਥੇ ਐਰਰ ਲਾਇਨ ਨੰਬਰ 4 ਉੱਤੇ ਹੈ
ਇਹ ਸਿੰਟੈਕਸ ਐਰਰ ਹੈ
ਇਹ ਇਸ ਕਾਰਨ ਕਿਉਕਿ ਵੇਰਿਏਬਲ a ਦਰਸ਼ਾਇਆ ਨਹੀ ਗਈਆ ਸੀ
ਹੁਣ ਮੈਂ ਲਾਇਨ ਨੰਬਰ 2 ਤੇ ਜਾ ਕੇ ਕਮੈਂਟ ਹਟਾ ਦਵਾਗੀ
ਮੈਂ ਟੈਕਸਟ ਐਡੀਟਰ ਤੋਂ ਪ੍ਰੋਗਰਾਮ ਕਾਪੀ ਕਰਾਗੀ ਅਤੇ ਇਸ ਨੂੰ ਕਟਰਟਲ ਐਡੀਟਰ ਵਿੱਚ ਪੇਸਟ ਕਰਾਗੀ
ਪ੍ਰੋਗਰਾਮ ਰਨ ਕਰਨ ਲਈ ਰਨ ਬਟਨ ਉੱਤੇ ਕਲਿਕ ਕਰੋ
A ਵੈਲਿਉ ਦੇ ਲਈ 6 ਦਰਸ਼ਾਓ ਅਤੇ ਓਕ ਉੱਤੇ ਕਲਿਕ ਕਰੋ
ਪ੍ਰੋਗਰਾਮ ਬਿਨਾ ਐਰਰ ਤੋਂ ਰਨ ਹੁੰਦਾ ਹੈ
ਮੈ ਕਟਰਟਲ ਐਡੀਟਰ ਤੋ ਮੌਜੂਦਾ ਪ੍ਰੋਗਰਾਮ ਹਟਾ ਦਵਾਗੀ
ਕਲੀਅਰ ਕਮਾਂਡ ਟਾਈਪ ਕਰੋ ਅਤੇ ਕੈਨਵਸ ਸਾਫ ਕਰਨ ਲਈ ਰਨ ਕਰੋ
ਹੁਣ ਬਾਕੀ ਐਰਰ ਦੇਖਦੇ ਹਾਂ
ਮੇਰੇ ਕੋਲ ਟੈਕਸਟ ਐਡੀਟਰ ਵਿਚ ਇਕ ਪ੍ਰੋਗਰਾਮ ਪਹਿਲਾਂ ਤੋ ਹੀ ਹੈ
ਇਥੇ ਕਟਰਟਲ ਵਿਚ ਪੀ ਦੀ ਵੈਲਯੂ ਪਹਿਲਾਂ ਤੋ ਹੀ ਦਿੱਤੀ ਗਈ ਹੈ
ਪ੍ਰੋਗਰਾਮ ਵਿੱਚੋ ਨਿਸ਼ਾਨ ਨੂੰ ਡਿਲੀਟ ਕਰੋ
ਮੈਂ ਟੈਕਸਟ ਐਡੀਟਰ ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ ਕਟਰਟਲ ਐਡੀਟਰ ਵਿੱਚ ਪੋਸਟ ਕਰੂੰਗੀ
ਇਥੇ ਟਯੂਟੋਰੀਅਲ ਨੂੰ ਰੋਕੋ ਅਤੇ ਆਪਣੇ ਕਟਰਟਲ ਐਡੀਟਰ ਵਿੱਚ ਪ੍ਰੋਗਰਾਮ ਟਾਈਪ ਕਰੋ
ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਯੂਟੋਰੀਅਲ ਨੂੰ ਦੋਬਾਰਾ ਸ਼ੁਰੂ ਕਰੋ
ਪ੍ਰੋਗਰਾਮ ਨੂੰ ਰਨ ਕਰਨ ਲਈ ਰਨ ਬਟਨ ਤੇ ਕਲਿਕ ਕਰੋ
ਕੰਪਾਈਲਰ ਹੇਠਾ ਦਿਤੀ ਐਰਰ ਵਿਖਾਉਂਦਾ ਹੈ
ਯੂ ਕੈਨੋਟ ਪੁੱਟ ਹੇਰੇ ਇਹ ਐਰਰ ਲਾਈਨ ਨੰਬਰ 2 ਤੇ ਹੈ
ਇਹ ਸਿੰਟੈਕਸ ਐਰਰ ਹੈ ਇਹ ਹੋਇਆ ਕਿਉਕਿਂ ਇਥੇ ਵੇਰੀਏਬਲ ਦਾ ਕੰਟੇਨਰ ਨਹੀਂ ਹੈ
ਪ੍ਰੋਗਰਾਮ ਤੇ ਵਾਪਿਸ ਜਾਓ ਨਿਸ਼ਾਨ ਬਦਲੋ
ਮੈਂ ਟੈਕਸਟ ਐਡੀਟਰ ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ ਕਟਰਟਲ ਐਡੀਟਰ ਵਿੱਚ ਪੇਸਟ ਕਰੂੰਗੀ
ਪ੍ਰੋਗਰਾਮ ਨੂੰ ਰਨ ਕਰਨ ਲਈ ਰਨ ਬਟਨ ਤੇ ਕਲਿਕ ਕਰੋ
ਕੋਣ ਦੀ ਵੈਲਯੂ ਦੇ ਲਈ 45 ਦਰਸ਼ਾਓ ਅਤੇ ਓਕ ਕਲਿਕ ਕਰੋ
ਪ੍ਰੋਗਰਾਮ ਬਿਨਾ ਐਰਰ ਤੋ ਰਨ ਹੋਵੇਗਾ
ਸਟ੍ਰਿੰਗ ਦਾ ਇਕ ਕੋਟਸ ਹਟਾ ਦੋ
ਮੈਂ ਟੈਕਸਟ ਐਡੀਟਰ ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ ਕਟਰਟਲ ਐਡੀਟਰ ਵਿੱਚ ਪੋਸਟ ਕਰੂੰਗੀ
ਪ੍ਰੋਗਰਾਮ ਨੂੰ ਰਨ ਕਰਨ ਲਈ ਰਨ ਬਟਨ ਤੇ ਕਲਿਕ ਕਰੋ
ਕੰਪਾਈਲਰ ਹੇਠਾ ਦਿਤੀ ਐਰਰ ਵਿਖਾਉਂਦਾ ਹੈ
ਟੈਕਸਟ ਸਟ੍ਰਿੰਗ ਵਾਸ ਨੋਟ ਪ੍ਰੋਪਰਲੀ ਕਲੋਜ਼ਡ ਐਕਸਪੈਕਟਿਡ a ਡਬਲ ਕੋਟ ਟੋ ਕਲੋਜ਼ ਥੇ ਸਟ੍ਰਿੰਗ
ਇਹ ਐਰਰ ਲਾਈਨ ਨੰਬਰ 2 ਤੇ ਹੈ
ਮੈਂ ਵਾਪਿਸ ਲਾਈਨ ਨੰਬਰ 2 ਤੇ ਜਾਉਂਗੀ ਤੇ ਕੋਟਸ ਨੂੰ ਹਟਾ ਦੇਵਾਂਗੀ
ਮੈਂ ਟੈਕਸਟ ਐਡੀਟਰ ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ ਕਟਰਟਲ ਐਡੀਟਰ ਵਿੱਚ ਪੇਸਟ ਕਰੂੰਗੀ
ਪ੍ਰੋਗਰਾਮ ਨੂੰ ਰਨ ਕਰਨ ਲਈ ਰਨ ਬਟਨ ਤੇ ਕਲਿਕ ਕਰੋ
ਕੋਣ ਦੀ ਵੈਲਯੂ ਦੇ ਲਈ 45 ਦਰਸ਼ਾਓ ਅਤੇ ਓਕ ਕਲਿਕ ਕਰੋ
ਪ੍ਰੋਗਰਾਮ ਬਿਨਾ ਐਰਰ ਤੋ ਰਨ ਹੋਵੇਗਾ
ਇਸ ਤਰਾ ਤੁਸੀ ਉਸ ਲਾਈਨ ਦਾ ਪਤਾ ਲਗਾ ਸਕਦੇ ਹੋ ਜਿਸ ਵਿਚ ਐਰਰ ਆ ਰਿਹਾ ਹੈ ਤੇ ਉਸਨੂੰ ਠੀਕ ਵੀ ਕਰ ਸਕਦੇ ਹੋ
ਹੁਣ ਅਸੀ ਰਨਟਾਈਮ ਐਰਰਜ਼ ਦੇ ਬਾਰੇ ਸਿਖਾਂਗੇ
run ਟਾਈਮ ਐਰਰਜ਼ ਪ੍ਰੋਗਰਾਮ ਦੇ ਅੰਤ ਵਿਚ ਆਂਦੀ ਹੈ
ਜਦੋਂ ਤੁਸੀ ਇਸ ਨੂੰ ਰਨ ਕਰਦੇ ਹੋ ਤਾਂ ਇਹ ਪ੍ਰੋਗਰਾਮ ਨੂੰ ਕਰੈਸ਼ ਕਰ ਸਕਦੀ ਹੈ
000615 000614 run ਟਾਈਮ ਐਰਰਜ਼ ਜਿਆਦਾਤਰ ਯੂਜਰ ਦੁਆਰਾ ਗਲਤ ਇਨਪੁਟ ਦੇ ਕਾਰਣ ਹੁੰਦੀਆਂ ਹਨ
ਕੰਪਾਈਲਰ ਇਹਨਾਂ ਐਰਰ ਦਾ ਪਤਾ ਨਹੀਂ ਲਗਾ ਸਕਦਾ
ਉਦਾਹਰਣ ਵਜੋਂ ਇਕ ਵੇਰੀਏਬਲ ਦੁਆਰਾ ਵੰਡਣ ਦੀ ਕਸ਼ਿਸ਼ ਕਰਨਾ ਜਿਸ ਵਿਚ ਵੈਲਯੂ ਨਾ ਹੋਵੇ
ਟਰਮੀਨੇਟਿੰਗ ਕੰਡੀਸ਼ਨ ਜਾਂ ਇੰਕਰੀਮੈਂਟ ਵੈਲਯੂ ਦੇ ਬਿਨਾ ਇਕ ਲੂਪ ਰਨ ਕਰਨਾ
ਮੈ ਐਡੀਟਰ ਤੋਂ ਮੌਜੂਦਾ ਪ੍ਰੋਗਰਾਮ ਹਟਾ ਦੇਵਾਂਗੀ
ਕਲੀਅਰ ਕਮਾਂਡ ਟਾਈਪ ਕਰੋ ਅਤੇ ਕੈਨਵਸ ਸਾਫ ਕਰਨ ਲਈ ਰਨ ਕਰੋ
ਮੇਰੇ ਕੋਲ ਟੈਕਸਟ ਐਡੀਟਰ ਵਿਚ ਇਕ ਪ੍ਰੋਗਰਾਮ ਪਹਿਲਾਂ ਤੋ ਹੀ ਹੈ
ਇਹ ਪ੍ਰੋਗਰਾਮ ਦੋ ਨੰਬਰਾਂ ਦੀ ਵੰਡ ਕਰਦਾ ਹੈ
a ਭਾਗ ਹੈ ਅਤੇ r ਭਾਗ ਦੇਣ ਵਾਲੀ ਸੰਖਿਆ ਹੈ
ਮੈਂ ਟੈਕਸਟ ਐਡੀਟਰ ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ ਕਟਰਟਲ ਐਡੀਟਰ ਵਿੱਚ ਪੋਸਟ ਕਰੂੰਗੀ
ਟਯੂਟੋਰੀਅਲ ਨੂੰ ਰੋਕੋ ਅਤੇ ਆਪਣੇ ਕਟਰਟਲ ਐਡੀਟਰ ਵਿੱਚ ਪ੍ਰੋਗਰਾਮ ਟਾਈਪ ਕਰੋ
ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਯੂਟੋਰੀਅਲ ਨੂੰ ਦੋਬਾਰਾ ਸ਼ੁਰੂ ਕਰੋ
ਪ੍ਰੋਗਰਾਮ ਨੂੰ ਰਨ ਕਰਨ ਲਈ ਰਨ ਬਟਨ ਤੇ ਕਲਿਕ ਕਰੋ
a ਦੇ ਲਈ 5 ਦਰਸ਼ਾਓ ਅਤੇ ਓਕ ਤੇ ਕਲਿਕ ਕਰੋ
r ਦੇ ਲਈ 0 ਦਰਸ਼ਾਓ ਅਤੇ ਓਕ ਤੇ ਕਲਿਕ ਕਰੋ
ਸਾਨੂੰ ਇਥੇ ਰਨਟਾਈਮ ਐਰਰ ਮਿਲਦੀ ਹੈ
ਯੂ ਟ੍ਰਾਈਡ ਟੋ ਡਿਵਾਈਡ ਬਾਈ ਜ਼ੇਰੋ ਇਹ ਐਰਰ ਲਾਈਨ ਨੰਬਰ 4 ਤੇ ਹੈ
ਇਹ ਐਰਰ ਹੋਈ ਕਿਉਕਿ ਅਸੀ ਜ਼ੇਰੋ ਦੇ ਨਾਲ ਵੰਡ ਨਹੀਂ ਕਰ ਸਕਦੇ
ਦੋਬਾਰਾ ਰਨ ਕਰੋ
a ਦੇ ਲਈ 5 ਦਰਸ਼ਾਓ ਅਤੇ ਓਕ ਤੇ ਕਲਿਕ ਕਰੋ
r ਦੇ ਲਈ 2 ਦਰਸ਼ਾਓ ਅਤੇ ਓਕ ਤੇ ਕਲਿਕ ਕਰੋ
ਪ੍ਰੋਗਰਾਮ ਬਿਨਾ ਐਰਰ ਤੋ ਰਨ ਹੋਵੇਗਾ
ਮੈ ਕਟਰਟਲ ਐਡੀਟਰ ਤੋਂ ਮੌਜੂਦਾ ਪ੍ਰੋਗਰਾਮ ਹਟਾ ਦੇਵਾਂਗੀ
ਕਲੀਅਰ ਕਮਾਂਡ ਟਾਈਪ ਕਰੋ ਅਤੇ ਕੈਨਵਸ ਸਾਫ ਕਰਨ ਲਈ ਰਨ ਕਰੋ
ਹੁਣ ਅਸੀ ਲਾਜੀਕਲ ਐਰਰਜ਼ ਦੇ ਬਾਰੇ ਸਿਖਾਂਗੇ
ਲਾਜੀਕਲ ਐਰਰ ਪ੍ਰੋਗਰਾਮ ਦੇ ਸੋਰਸ ਕੋਡ ਵਿਚ ਇਕ ਗਲਤੀ ਹੈ ਜਿਸਦਾ ਨਤੀਜਾ ਇਸਦਾ ਗਲਤ ਤੇ ਨਾਉਮੀਦ ਵਿਹਾਰ ਹੈ
ਉਦਾਹਰਣ ਵਜੋਂ ਗਲਤ ਵੇਰੀਏਬਲ ਵਿਚ ਵੈਲਯੂ ਦਰਸ਼ਾਨਾ
ਦੋ ਸੰਖਿਆ ਦੇ ਜੋੜ ਕਰਨ ਦੀ ਜਗ੍ਹ ਗੁਣਾ ਕਰਨਾ
ਮੇਰੇ ਕੋਲ ਟੈਕਸਟ ਐਡੀਟਰ ਵਿੱਚ ਪਹਿੱਲਾ ਤੋ ਹੀ ਇਕ ਪ੍ਰੋਗਰਾਮ ਹੈ
ਮੈਂ ਟੈਕਸਟ ਐਡੀਟਰ ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ ਕਟਰਟਲ ਐਡੀਟਰ ਵਿੱਚ ਪੋਸਟ ਕਰੂੰਗੀ
ਟਯੂਟੋਰੀਅਲ ਨੂੰ ਰੋਕੋ ਅਤੇ ਆਪਣੇ ਕਟਰਟਲ ਐਡੀਟਰ ਵਿੱਚ ਪ੍ਰੋਗਰਾਮ ਟਾਈਪ ਕਰੋ
ਪ੍ਰੋਗਰਾਮ ਟਾਈਪ ਕਰਨ ਤੋਂ ਬਾਅਦ ਟਯੂਟੋਰੀਅਲ ਨੂੰ ਦੋਬਾਰਾ ਸ਼ੁਰੂ ਕਰੋ
ਪ੍ਰੋਗਰਾਮ ਨੂੰ ਰਨ ਕਰਨ ਲਈ ਰਨ ਬਟਨ ਤੇ ਕਲਿਕ ਕਰੋ
ਇਕ ਡਾਏਲਾਗ ਬਾਕਸ ਪਾੱਪ ਅਪਸ ਹੁੰਦਾ ਹੈ ਓਕ ਤੇ ਕਲਿਕ ਕਰੋ
ਲੂਪ ਇਕ ਇਨਫਿਨਾਈਟ ਲੂਪ ਵਿਚ ਜਾਂਦਾ ਹੈ
ਅਸੀ ਦੇਖਦੇ ਹਾਂ ਕੇ ਵਾਈਲ ਲੂਪ 31 ਤੋਂ ਸੰਖਿਆ ਪਰਿੰਟ ਕਰਦਾ ਹੈ ਤੇ ਹੁਣ ਤਕ ਪਰਿੰਟ ਕਰ ਰਿਹਾ ਹੈ
ਇਹ ਇਕ ਲਾਜੀਕਲ ਐਰਰ ਹੈ
ਵਾਈਲ ਕੰਡੀਸ਼ਨ ਵਿੱਚ x 20 ਤੋ ਜਿਆਦਾ ਹੈ
ਪਰ ਵੇਰੀਏਬਲ x ਹਮੇਸ਼ਾ 20 ਤੋ ਜਿਆਦਾ ਹੁੰਦਾ ਹੈ
ਅੰਤ ਲੂਪ ਕਦੀ ਵੀ ਟਰਮੀਨੇਟ ਨਹੀਂ ਹੁੰਦਾ
ਮੈਂ ਪ੍ਰਕਿਰੀਆ ਨੂੰ ਅਬਾਰਟ ਕਰਣ ਲਈ ਅਬੋਰਟ ਬਟਨ ਤੇ ਕਲਿਕ ਕਰੂੰਗੀ
xx1 ਨੂੰ xx 1 ਵਿਚ ਬਦਲੋ
ਮੈਂ ਟੈਕਸਟ ਐਡੀਟਰ ਵਿੱਚੋ ਪ੍ਰੋਗਰਾਮ ਕਾਪੀ ਕਰੂੰਗੀ ਤੇ ਉਸਨੂੰ ਕਟਰਟਲ ਐਡੀਟਰ ਵਿੱਚ ਪੋਸਟ ਕਰੂੰਗੀ
ਪ੍ਰੋਗਰਾਮ ਨੂੰ ਰਨ ਕਰਨ ਲਈ ਰਨ ਬਟਨ ਤੇ ਕਲਿਕ ਕਰੋ
ਇਕ ਡਾਏਲਾਗ ਬਾਕਸ ਪੋਪ ਅਪਸ ਹੁੰਦਾ ਹੈ ਓਕ ਤੇ ਕਲਿਕ ਕਰੋ
ਲੂਪ 29 ਤੋਂ 20 ਤਕ ਵੈਲਯੂ ਨੂੰ ਪਰਿੰਟ ਕਰਣ ਤੋਂ ਬਾਅਦ ਟਰਮੀਨੇਟ ਹੁੰਦਾ ਹੈ
ਇਸ ਦੇ ਨਾਲ ਹੀ ਅਸੀ ਇਸ ਟਯੂਟੋਰੀਅਲ ਦੀ ਸਮਾਪਤਿ ਵਲ ਆ ਗਏ ਹਾਂ
ਵਿਸਥਾਰ ਸਹਿਤ ਇਸ ਟਯੂਟੋਰੀਅਲ ਵਿਚ ਅਸੀ ਸਿਖਿਆ ਐਰਰ ਅਤੇ ਐਰਰ ਦੇ ਪ੍ਰ੍ਕਾਰ ਜਿੱਵੇ ਕਿ ਵੇਰੀਏਬਲ ਦਾ ਉਪਯੋਗ ਜਿਸਦਾ ਅਜੇ ਏਲਾਨ ਨਹੀਂ ਕੀਤਾ ਗਿਆ ਹੈ
ਸਟਰਿੰਗਜ਼ ਵਿਚ ਗੈਰ ਹਾਜਰ ਕੋਟਸ ਰਨ ਟਾਈਮ ਐਰਰਜ਼ ਅਤੇ ਲਾਜੀਕਲ ਐਰਰਜ਼ ਹੋਮਵਰਕ ਦੇ ਰੂੰਪ ਵਿੱਚਮੈਂ ਚਾਹੁੰਦੀ ਹਾਂ ਕਿ ਤੁਸੀਂ ਦਿੰਤੇ ਹੋਏ ਪ੍ਰੋਗਰਾਮ ਵਿਚੋਂ ਏਰਰ ਪਤਾ ਕਰੋਂ
ਇਸ ਲਿੰਕ ਤੇ ਉਪਲਬਦ ਵਿਡੀਓ ਦੇਖੋ httpspoken tutorialorgWhat ਆਈਐਸ a ਸਪੋਕਨ ਟਿਊਟੋਰੀਅਲ
ਇਹ ਸਪੋਕਨ ਟਯੂਟੋਰੀਅਲ ਪ੍ਰੋਜੈਕਟ ਦਾ ਸਾਰ ਪੇਸ਼ ਕਰਦਾ ਹੈ
ਜੇ ਤੁਹਾਡੇ ਕੋਲ ਚੰਗੀ ਬੈਂਡਵਿੱਥ ਨਹੀਂ ਹੈ ਤਾ ਤੁਸੀ ਇਸਨੂੰ ਡਾਊਨਲੋਡ ਕਰਕੇ ਵੀ ਦੇਖ ਸਕਦੇ ਹੋ
ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟੀਮ ਸਪੋਕਨ ਟਯੂਟੋਰੀਅਲਸ ਦਾ ਉਪਯੋਗ ਕਰਕੇ ਵਰਕਸ਼ਾਪ ਵੀ ਚਲਾਉਂਦੀ ਹੈ
ਜੇਹੜੇ ਆਨਲਾਈਨ ਟੈਸਟ ਪਾਸ ਕਰਦੇ ਹਨ ਓਹਨਾਂ ਨੂੰ ਪਰਮਾਣ ਪੱਤਰ ਵੀ ਦਿੱਤੇ ਜਾਂਦੇ ਹਨ
ਵਧੇਰੇ ਜਾਣਕਾਰੀ ਲਈ contactspoken tutorialorg ਤੇ ਸੰਪਰਕ ਕਰੋ
ਸਪੋਕਨ ਟਯੂਟੋਰੀਅਲ ਪ੍ਰੋਜੈਕਟ ਟਾਕ ਟੂ ਏ ਟੀਚਰ ਪ੍ਰੋਜੈਕਟ ਦਾ ਹਿੱਸਾ ਹੈ
ਇਹ ਭਾਰਤ ਸਰਕਾਰ ਦੇ ਐਮਐਚਆਰਡੀ ਦੇ ਆਈਸੀਟੀ ਦੇ ਜਰੀਏ ਰਾਸ਼ਟਰੀੲ ਸ਼ਾਕਸ਼ਰਤਾ ਮਿਸ਼ਨ ਦੁਆਰਾ ਮਾਨਇਤਾ ਪ੍ਰਾਪਤ ਹੈ
ਇਸ ਮਿਸ਼ਨ ਦੀ ਵਧੇਰੇ ਜਾਨਕਾਰੀ ਹੇਠ ਦਿੱਤੇ ਲਿੰਕ ਤੇ ਉਪਲਬਦ ਹੈ httpspoken tutorialorgNMEICT Intro ਇਹ ਸਕ੍ਰਿਪਟ ਦਾ ਅਨੂਵਾਦ ਗੁਰਸ਼ਰਨ ਸ਼ਾਨ ਦੁਆਰਾ ਕੀਤਾ ਗਿਆ ਹੈ
ਸਾਡੇ ਨਾਲ ਜੁੜਨ ਲਈ ਧੰਨਵਾਦ